ਤੇ ਇਹ depend ਹੈਗਾ ਕੇ ਕਿਦਾ ਕਿੰਨਾ ਕ experience ਹੈ or ਉਹ ਬੰਦਾ ਕਿਸ ਤਰ੍ਹਾਂ or ਕਿੰਨੀ speed ਨਾਲ ਕੰਮ ਕਰ ਰਿਹਾ ਹਨਾ

new ਬੰਦਾ ਹੈਗਾ ਉਹ frame ਤੇ ਹੀ ਕੱਡਦਾ ਹੈਗਾ

ਉਹ ਉਹਦੇ ਤੇ ਨਿਕਲਦੀ ਉਹ frame ਚ ਹੀ ਨਿਕਲਦੀ ਹੈ ਹਮ frame ਚੋ ਹੀ ਨਿਕਲੇਗੀ ਠੀਕ ਐ ਹਾਂ ਇਸ ਤੋਂ ਇਲਾਵਾ ਇੱਕ ਹੋਰ ਕਢਾਈ ਹੈ ਸਿੰਧੀ ਦੀ ਕਢਾਈ ਹੁੰਦੀ ਹੈ ਹਾਂ ਕੱਚੀ ਸਿੰਧੀ ਪੱਕੀ ਸਿੰਧੀ ਕਹਿ ਦਿੰਦੇ ਹਾਂ ਨਾ ਜੋਂ ਬੁੱਟੀ ਹੋ ਜਾਂਦੀ ਐ ਇਹ ਵੀ ਤਾਂ ਇੱਕ ਫੁਲਕਾਰੀ ਦਾ ਹੀ ਟਾਂਕਾ ਨੀ ਆ ਜਾਂਦਾ

ਠੀਕ ਐ ਤੇ ਹੋਰ ਫੇਰ ਹੋਰ ਇਹਦੇ ਵਿੱਚ ਕਿ ਦੇਖਦੇ ਆ ਆਪਾਂ ਫੁਲਕਾਰੀ ਦੇ ਵਿੱਚ ਦੁਪੱਟੇ ਹੋ ਗਏ four sided curl ਉਹ ਹਨਾ ਅਹ ਜਿਵੇਂ ਆਪਾਂ

product ਬਣਾ ਸਕਦੇ ਹਾਂ ਆਪਾਂ ਫੁਲਕਾਰੀ ਦੇ ਨਾਲ suit

ਤੇ violet ਤੇ ਵੀ design ਆਪਾਂ ਫੁਲਕਾਰੀ ਦਾ ਆਪਾ ਕੋਈ ਵੀ ਪਾ ਸਕਦੇ ਹਾਂ cushion cover ਹਾਂਜੀ bed runner

okay

ਤੇ ਜਿਵੇਂ table cover ਇਹਨਾਂ ਤੇ ਵੀ ਤਾਂ ਆਪਾਂ ਕਰ ਸਕਦੇ ਹਾਂ ਫੁਲਕਾਰੀ ਦਾ ਹਾਂਜੀ table cover table mat ਬਣਾਏ ਸੀਗੇ table mat ਬਣਾਏ ਸੀਗੇ table runner ਬਣਾਏ ਸੀਗੇ ਫੁਲਕਾਰੀ ਦੇ ਹਮ sofa cover ਹੋ ਗਿਆ

ਬਣਾਇਆ ਸੀਗਾ suit ਦੁਪੱਟੇ ਵੀ ਬਨਾਨੇ ਹੈਗੇ ਆ ਹਾਂ suit ਦੁਪੱਟੇ ਸਾੜੀ ਦਾ ਵੀ ਬਣਦੇ madam ਅੱਜਕਲ ਤਾਂ

ਹਮ ਸਾੜੀਆਂ ਵੀ ਅੱਜਕਲ ਹੈਗੀਆਂ trend ਵਿੱਚ

ਅੱਜਕਲ ਤਾਂ party wear ਤੇ ਵੀ suit ਬਹੁਤ ਅੱਛੇ ਪੰਜਾਬੀ suit ਕੁੜਤੀਆਂ ਵੀ ਬਣ ਰਹੀਆਂ madam ਹਾਂ ਅੱਜਕਲ ਬਣ ਰਹਿਆ ਨੇ ਕੁੜਤੀਆਂ ਵੀ suit ਦੇ ਉੱਪਰ ਹੀ half jacket ਬਣਾ ਕੇ ਹਨਾ ਉਹੀ ਕੁੜਤੀ ਹੋ ਜਾਂਦੀ ਉਹਦੇ ਉੱਤੇ ਫੁਲਕਾਰੀ ਦੀ ਕੋਈ ਵੀ ਕਿਸ ਤਰ੍ਹਾਂ ਦਾ ਵੀ ਟਾਂਕਾ ਆਪਣਾ ਲਗਾ ਲੋ design ਦੇ ਲੋ ਉਹਨੂੰ

ਹਾਂ ਖੱਦਰ ਦੀਆਂ ਕੂੜਤੀਆਂ ਤੇ ਵੀ ਆਪਾਂ ਚੱਲੋ ਕੋਈ ਗੱਲ ਨੀ ਆਪਾਂ ਵੀ ਬਣਵਾਵਾਂਗੇ ਕੋਈ ਫੁਲਕਾਰੀ ਵਾਲਾ

ਹੋਰ ਫੇਰ

ਪਰ ਪਿੰਡਾ ਵਿੱਚ ਕਈ ਘਰਾ ਚ ਜਾਕੇ ਦੇਖੋ ਟਰੰਕ ਪੇਟੀਆ ਤੇ green color ਦੇ ਕੱਪੜੇ ਹੋਣਗੇ ਉਹਨਾਂ ਤੇ ਵੀ ਸਿੰਧੀ ਦੀ ਕਢਾਈ ਹਜੇ ਤੱਕ ਵੀ ਕੱਡੀ ਹੋਈ ਹੈਗੀ ਐ

ਅੱਜ ਵੀ ਹੈਗਾ ਮੇਰੇ ਘਰ ਹੈਗਾ

ਹਾਂ ਫੁਲਕਾਰੀ ਦੇ ਪੇਟੀਆ ਦੇ cover ਟਰੰਕਾ ਦੇ cover ਸੋਫੇ ਦੇ cover

ਜਿਹੜੀ ਹੁੰਦੇ ਨੀ ਆਹ TV

ਸਾੜੀ ਦੀ ਕਡਾਈ ਦੇ ਨਾਲ ਉਹਨਾਂ ਦੇ ਪੂਰੇ set ਬਣੇ ਹੋਏ dressing table ਵੀ ਬਣਾਇਆ ਅਸੀਂ

ਜਦੋਂ ਅਸੀਂ ਛੋਟੇ ਛੋਟੇ ਸੀ ਨਾ

school ਜਾਂਦੇ ਸੀ ਤਾਂ ਸਾਡੀ ਗਲੀ ਚ ladies ਕੱਡਦੀਆਂ ਹੁੰਦੀਆਂ ਸੀ ਉਹਨਾਂ ਨੂੰ ਦੇਖ ਦੇਖ ਕੇ ਹੀ ਸ਼ੁਰੂ ਕਰਤਾ ਸੀਗਾ ਸਕੂਲੋ ਆਉਂਦੇ ਸੀਗੇ ਨਾ ਸੁਈ ਲੇਕੇ ਬੈਠ ਜਾਂਦੇ ਸੀ ਪੁਰਾਣਿਆ ਚੁੰਨੀਆ ਚੱਕ ਕੇ practice ਕਰਨ ਲਈ ਹਾਂ practice ਕਰਨ ਲਈ ਦੇਖ ਦੇਖ ਕੇ ਵੀ ਸਿੱਖ ਜਾਂਦਾ ਬੰਦਾ ਬਹੁਤ ਕੁੱਛ ਉਹਨਾ ਕੋਲੋ ਦੇਖ ਦੇਖ ਕੇ ਹੀ ਸ਼ੁਰੂ ਕਰਤੀ ਸੀਗੀ

ਚੱਲੋ ਅੱਛੀ ਗੱਲ ਐ ਹਨਾ ਹਰ ਕਿਸੇ ਨ ਕੋਈ ਨਾ ਕੋਈ ਆਪਣੇ ਅੰਦਰ ਕੋਈ ਗੁਣ ਛੁਪੋ ਕੇ ਰੱਖਿਆ ਹੋਇਆ or ਕੋਈ ਤਾਂ ਬਾਹਰ ਲੈ ਜਾਂਦਿਆ ਨੇ ladies ਹਨਾ ਤੇ

ਮਤਲਬ ਕਈ ਆਪਣੇ ਤੱਕ ਹੀ ਰੱਖ ਲਿੰਦੇ ਨੇ ਉਹ ਅੱਗੇ ਵੱਧਦੇ ਨੀ ਹੈਗੇ quality ਤਾਂ ਕਿਸੇ ਨਾ ਕਿਸੇ ਵਿੱਚ ਹੁੰਦੀ ਹੈ ਹੁਨਰ ਤਾਂ ਹੈਗਾ ਰੱਬ ਨੇ ਬਕਸ਼ਿਆ ਸਭ ਨੂੰ ਹਨਾ

ਕਈਆਂ ਨੇ ਤਾਂ business ਹੀ ਬਹੁਤ ਵੱਡੇ ਵੱਡੇ ਕਰਲੇ ਫੁਲਕਾਰੀ ਤੋਂ ਲੈਕੇ ਨਾ ਵੱਡੇ ਵੱਡੇ ਫੁਲਕਾਰੀ ਦੇ showroom ਖੋਲ ਲਏ ਕਿਸੇ ਨੇ boutique ਖੋਲ ਲਿਆ ਖੋਲ ਲਏ ਤੇ ਉਹਨਾਂ ਦਾ ਸੋਹਣਾ ਕੰਮ ਚੱਲਦਾ ਜਿਹਨਾ ਨੇ ਫੁਲਕਾਰੀ ਦੇ boutique ਖੋਲੇ ਆ ਅੱਛੀ income ਆ ਰਹੀ ਐ ladies ਨੂੰ ਅੱਜਕਲ ਦੀ demand ਬਹੁਤ ਐ ladies ਘਰਾਂ ਵਿੱਚ ਬੈਠ ਕੇ ਲਏ ਜਾਂਦੇ ਆ ਦੁਕਾਨਾ ਤੋਂ ਲਏ ਜਾਂਦੇ ਆ ਸਾਡੇ trust ਚੋ ਲੇਕੇ ਜਾਨੇ ਐ

ਘਰਾਂ ਵਿੱਚ free time ਬੈਠ ਕੇ ਆਪਣਾ ਜਦੋਂ ਮਰਜੀ ਕਰਲੋ

ਨਾਲੇ ਆਪਣਾ ਹੱਥ ਦਾ ਹੈਗਾ ਐ ਹੱਥ ਦੀ ਸਫਾਈ ਐ ਹੱਥ ਦਾ ਕੰਮ ਐ ਕਿਹੜਾ ਕਿਤੇ ਕਿਸੇ ਨੂੰ ਪੁੱਛਣ ਜਾਣਾ ਜਾਂ ਕਿਸੇ ਤੋਂ ਕੁੱਛ ਮੰਗਣ ਜਾਣਾ

ਤੁਸੀਂ ਵੀ ਬਣਵਾਉ madam ਫੁਲਕਾਰੀ ਦਾ suit

ਬਨਵਾਵਾਂਗੇ ਦੁਪੱਟਾ ਵੀ ਬਨਵਾਵਾਂਗੇ ਮੈਂ ਖੁੱਦ ਆਪਣੇ ਦੋ ਦੁਪੱਟੇ ਬਣਾਕੇ ਰੱਖੇ ਹੋਏ ਐ ਇੱਕ ਬੇਟੀ ਵਾਸਤੇ ਇੱਕ ਬੇਟੇ ਵਾਸਤੇ ਨੂੰਹ ਵਾਸਤੇ ਠੀਕ ਐ ਬੱਸ ਫਿਰ ਮੈਂ ਵੀ ਇੱਕ ਬੰਵਾਉਂਗੀ ਇੱਕ ਤਾਂ ਬਨਵਾਵਾਂਗੀ

ਮੈਂ ਵੀ ਬਣਵਾਵਾਂਗੀ single thread ਵਾਲਾ

ਹਾਂ ਜੇ ਬਣਵਾਇਆ ਤਾਂ ਮੈਂ ਉਹੀ ਬਨਵਾਨਾ ਸੀ single thread ਵਾਲਾ ਠੀਕ ਐ ਜੀ order ਲਿੱਖ ਲੀਏ ਤੁਹਾਡਾ ਇੱਕ ਹਲੇ ਨੀ ਲਿੱਖਣਾ ਜਦ ਬਨਵਾਵਾਂਗੀ ਉਹਦੋ ਨਾਲ ਦੀ ਨਾਲ order ਦੇਵਾਂਗੇ ਫੇਰ

ਹਮ ਹੋਰ ਹੋਰ ਕਿ ਹੋ ਸਕਦਾ ਫੁਲਕਾਰੀ ਦੇ ਨਾਲ ਬੜੀ ਸਾਰੀ income ਹੋਏਗੀ ਹਨਾ business ਚੱਲ ਪਏ ਇੱਕ ਤਰ੍ਹਾਂ ਦੇ

ਦੇ ਵਿੱਚ ਤਾਂ ਅਗਰ weight ਦੀ ਫੁਲਕਾਰੀ ਐ ਹੱਥ ਦੀ ਕਡਾਈ ਤੇ ਜਿਹੜੀ computer ਦੀ ਕਢਾਈ ਇਹਨਾਂ ਦੇ ਵਿੱਚ rate ਦਾ ਵੀ ਬਹੁਤ ਜਿਆਦਾ ਫਰਕ਼ ਹੈਗਾ ਹਾਂਜੀ ਫੇਰ ਉਹ ਮਸ਼ੀਨ ਨੇ ਬਨਾਣਾ ਹੈਗਾ ਇੱਕ ਦਿਨ ਚ ਦੁਪੱਟਾ ਇੱਕ ਤਿਆਰ ਕਰਦੁਗੀ ਜਿਹੜਾ ਹੱਥ ਦਾ ਬੁੰਨਨਾ madam ਉਹ ਮਹੀਨੇ ਚ ਇੱਕ ਬਣਦਾ ਹੈਗਾ ਦੁਪੱਟਾ ਕਿਸੇ ਨੂੰ ਤਾਂ ਦੋ ਦੋ ਮਹੀਨੇ ਲੱਗ ਜਾਂਦੇ ਨੇ ਇਸ ਚੀਜ਼ ਦਾ ਵੀ ਫਰਕ਼ ਆ ਜਾਂਦਾ ਫਿਰ ਜਦੋਂ ਆਪਾਂ ਕੋਈ product ਤਿਆਰ ਕਰਲਿਆ ਮਨ ਲੋ ਕੇ ਆਪਾਂ ਦੁਪੱਟਾ ਪੂਰਾ ਤਿਆਰ ਕਰਲਿਆ ਇੱਕ ਚੀਜ਼ ਸਾਡੇ ਕੋਲ ਬਣ ਕੇ ਤਿਆਰ ਹੋਕੇ ਇੱਕ ਮਹੀਨੇ ਦੇ ਵਿੱਚ ਆ ਗਈ ਫੇਰ ਉਸ ਤੋਂ ਬਾਅਦ ਜੇ ਆਪਾਂ ਉਹਦਾ sale ਕਰਨਾ ਕਿਤੇ ਆਪਾਂ ਜਾਕੇ ਜਾ ਕੋਈ customer ਸਾਡੇ ਕੋਲ ਆ ਗਿਆ ਤਾਂ ਅਸੀਂ ਉਹਨੂੰ ਦੱਸਣਾ ਵੀ ਉਹਦਾ ਕਿ rate ਐ ਫੇਰ ਉਹਦੇ ਵਿੱਚ ਆਪਾਂ ਕਿਵੇਂ ਦੇਖਾਂਗੇ ਕੇ ਸਾਨੂੰ

ਅਸੀਂ madam ਇਸ ਤਰ੍ਹਾਂ ਦੇਖਦੇ ਆ ਪਹਿਲੇ ਕੱਪੜਾ ਕਿੰਨੇ ਦਾ ਆਇਆ ਫੇਰ ਆਪਾਂ ਕਢਾਈ ਜਿਸਨੇ ਕੀਤੀ ਉਹਨੂੰ ਕਿੰਨੇ ਦਿੱਤੇ

ਹਾਂ cost ਤੇ ਆਪਾਂ ਕੱਢਲੀ ਕੇ ਇਹ ਸਾਡਾ ਖਰਚਾ actual ਚ ਜਿੰਨਾ ਹੋਇਆ ਫੇਰ

plus ਉਹਦਾ ਕੋਈ benefit ਵੀ ਤਾਂ ਰੱਖਾਂਗੇ ਆਪਾਂ ਵੀ ਤਾਂ ਆਪਣੇ ਵਾਸਤੇ ਕੁੱਛ ਰੱਖਾਂਗੇ ਕੇ ਨਹੀਂ ਬਿਜਲੀ ਪਾਣੀ ਤਾਂ ਸਾਡਾ ਲੱਗਿਆ ਨਾ ਹਾਂਜੀ ਫੇਰ ਉਹ ਵਿੱਚ ਪਾ ਕੇ ਨਾ ਫੇਰ ਫੇਰ sale prize ਕੱਡਦੇ ਆ ਅੱਛਾ ਆਪਣਾ ਮਾਰਜਨ ਆਪਾਂ ਵਿੱਚ ਰੱਖਦੇ ਆ ਹਾਂਜੀ ਉਹ ਤਾਂ ਫੇਰ ਰੱਖਣਾ ਹੀ ਪੈਂਦਾ ਥੋੜਾ ਬਹੁਤ ਬਿਜਲੀ ਪਾਣੀ ਦਾ ਕੇ ਆਪਾਂ

ਰੱਖਣਾ ਬਣਦਾ ਵੀ ਐ

ਤਾਂ ਇੱਕ ਨੂੰ ਲੱਗ ਜਾਂਦਾ ਇੱਕ ਮਹੀਨਾ ਤੇ ਜਿਹੜਾ

ਟੀ ਬਾਗ ਐ ਇਹਨਾਂ ਨੂੰ ਕਿੰਨਾ ਸਮਾਂ ਲੱਗਦਾ ਹੋਏਗਾ

ਇਸ ਨੂੰ ਇੱਕ ਤੋ ਦੋ ਮਹੀਨੇ ਲੱਗ ਜਾਂਦੇ ਹੈਗੇ ਆ ਬਣਨ ਚ sixty eight ਨੂੰ ਜੇਕਰ ਇਸ ਚ ਕੱਲੀ ladies ਬਣਾਉਗੀ ਤਾਂ ਡੇਢ ਮਹੀਨੇ ਚ ਬਣਾਦੀ ਹੈਗੀ ਹੈ ਜੇ ਆਪਾਂ ਉਹਨੂੰ ਜਲਦੀ ਦਾ ਬਨਾਣਾ ਕਿਸੇ ਨੂੰ ਚਾਹਿਦਾ ਹੈ ਤਾਂ ਫੇਰ ਆਪਾਂ ਦੋ ਲਗਾਤੇ ਉਹੀ ਜਲਦੀ ਤਿਆਰ ਹੋ ਜਾਂਦਾ ਬਾਈ ਕ ਦਿਨ ਲਗਾ ਲੋ

ਹੋਊਗਾ ਜੇ ਕਿਸੇ ਨੂੰ ਜੇ ਚਾਹੀਦਾ ਅਗਰ ਕਿਸੇ ਨੂੰ ਨਹੀਂ ਚਾਹੀਦਾ ਫੇਰ ਇੱਕ ladies ਇੱਕ ਨੂੰ ਦੇ ਦਿਨੇ ਆ ਕਿਉਂਕਿ ਫੇਰ ਇੱਕ ਹੀ ਹੱਥ ਰਹਿ ਜਾਂਦਾ ਹੈਗਾ ਆਰਾਮ ਨਾਲ ਬਣਾ ਦਿੰਦੀ ਹੈ ਦੂਸਰਾ ਜਿਹੜਾ ਆਪਣਾ ਬਾਵਨ ਬਾਗ ਐ ਪਹਿਲੇ ਤਾਂ ਇਸਨੂੰ ਛਪਾਈ ਲਈ ਦਿਮਾਗ ਲਗਾਨਾ ਪੈਂਦਾ ਵੀ ਬਵੰਜਾ ਇਹਦਾ ਮਤਲਬ ਵੀ ਹੈ ਵੀ ਬਵੰਜਾ design ਬਾਵਨ ਬਾਗ ਦਾ ਮਤਲਬ ਈ ਇਹੀ ਹੈ ਉਹਦੇ ਵਿੱਚ

design ਨੇ ਹਨਾ ਉਹਨਾਂ ਨੂੰ ਅੱਲਗ ਅੱਲਗ ਤਰ੍ਹਾਂ ਦੀ ਤੁਸੀਂ look ਦੇਣੀ ਹੁੰਦੀ ਹੋਏਗੀ ਤੇ ਇਹ ਇਹ ਵੀ ਤਾਂ ਦੇਖਣਾ ਹੁੰਦਾ ਹੋਏਗਾ ਤੁਸੀਂ ਕੇ ਜਿਹੜੇ ਬਵੰਜਾ design ਪਾਨੇ ਆ ਕਿਤੇ ਦੋ ਚਾਰ ਤਰ੍ਹਾਂ ਦੇ ਇੱਕ ਜੈਸੇ design ਜਿਹੜੇ ਨੇ same ਈ ਨਾ ਆ ਜਾਨ ਇੱਕ ਦੋ ਲਾਈਨਾ ਦੇ ਵਿੱਚ ਹੀ

ਹਾਂਜੀ ਇਹ ਦੇਖ ਕੇ ਪਾਣਾ ਪੈਂਦਾ ਵੀ ਕਿਹੜਾ box ਕਿੱਥੇ ਪਾਣਾ ਹੈਗਾ

ਹਾਂਜੀ ਪਹਿਲੇ ਤਾਂ ਛਪਾਈ ਦੇ ਵਿੱਚ ਹੀ puzzle ਹੋ ਜਾਂਦੇ ਸੀਗੇ ਚਾਰ ਚਾਰ ਦਿਨ ਪਹਿਲਾਂ ਜਿਹੜਾ ਬਾਵਨ ਬਾਗ ਸੀ ਉਹਨੂੰ ਚਾਰ ਦਿਨ ਲੱਗ ਗਏ ਛਾਪਣ ਨੂੰ ਵੀ ਕਿਵੇਂ ਛਾਪੀਏ ਕਿੱਥੇ ਪਾਈਏ ਕਿਹੜਾ design ਕਿੱਥੇ ਰੱਖੀਏ ਸਮਝ ਹਾਂ ਪਹਿਲਾਂ ਤਾਂ ਸਮਝਣ ਵਿੱਚ ਹੀ ਲੱਗ ਜਾਂਦਾ ਵਕ਼ਤ ਬਾਅਦ ਵਿੱਚ ਤਜਰਬੇ ਤਾਹੀਂ ਤਾਂ ਕਹਿੰਦੇ ਐ ਪੜ੍ਹਾਈਆਂ ਨਾਲੋ ਕਈ ਵਾਰੀ ਤਜਰਬਾ ਜਿਹੜਾ ਐ ਨਾ ਉਹ ਅੱਗੇ ਲੱਗ ਜਾਂਦਾ ਹਾਂਜੀ ਹੁਣ ਤਾਂ ਮਤਲਬ ਕਿ ਸਾਡਾ regular ਕੰਮ ਹੋ ਗਿਆ ਹੁਣ ਹੱਥ ਚੜ੍ਹ ਗਿਆ ਹੈਗਾ ਹੁਣ ਤਾਂ ਇੱਕ ਦਿਨ ਚ ਹੀ ਛਾਪ ਦੇਣੇ ਆ ਫੇਰ ਅੱਗੇ

ਜਿਹੜੇ ਆਪਣੇ thread ਨੇ

ਅਵਾਜ਼ ਆ ਰਹੀ ਮੇਰੀ

ਹਾਂਜੀ ਬੋਲੋ phone ਪਤਾ ਨੀ ਕਿ ਹੋਈ ਜਾਂਦਾ ਤੁਹਾਨੂੰ ਨਹੀਂ ਆ ਰਹੀ ਮੇਰੀ ਆਵਾਜ਼ ਆ ਰਹੀ ਹੈ ਆ ਰਹੀ ਹੈ ਮੇਰੀ ਆ ਰਹੀ ਹੈ ਤੁਹਾਨੂੰ

ਲੈਣੀ ਬਾਜ਼ਾਰ ਤੋਂ

ਬਵੰਜਾ ਅਮ ਅਹ ਆਪਾਂ ਬਾਵਨ ਬਾਗ ਜਿਹੜਾ ਬਨਾਣਾ ਹਨਾ

ਜਿਵੇਂ ਤੁਸੀਂ ਕਹਿ ਰਹੇ ਹੋ ਬਵੰਜਾ color ਲੱਗਦੇ ਨੇ ਉਹਦੇ ਵਿੱਚ ਨਹੀਂ ਨਹੀਂ ਬਵੰਜਾ color ਨਹੀਂ ਲੱਗਦੇ color ਤਾਂ ਅੱਠ ਤੋਂ ਦੱਸ ਕਹਿਲੋ ਇੰਨੇ color ਲੱਗਦੇ ਹੈ

ਤੇ ਉਸ ਤਰ੍ਹਾਂ ਦਾ ਤੁਸੀਂ design ਤਿਆਰ ਕਰਦੇ ਓ ਆਹੀ

ਬਵੰਜਾ design ਹੁੰਦੇ ਨੇ ਇਹ ਅਸੀਂ silk ਤੇ design ਜਿਆਦਾ ਵਧੀਆ ਬਣਦਾ ਹੈਗਾ ਠੀਕ ਐ ਤੇ ਜਿਹੜਾ sixty eight color ਦਾ ਬਾਗ ਹੈਗਾ ਉਹ ਉਹਦੇ ਵਿੱਚ sixty eight color ਲੱਗਦੇ ਐ

ਮਤਲਬ ਕਿ color sixty eight ਹੁੰਦੇ ਹੈ ਜਦੋਂ ਤੁਸੀਂ ਬਣਿਆ ਹੋਇਆ piece ਦੇਖੋਗੇ ਤਾਂ madam ਥੋੜੇ ਲਈ ਗਿਣਨਾ ਵੀ ਮੁਸ਼ਕਿਲ ਹੋਜੇਗਾ ਵੀ ਕਿੰਨੇ color ਜਿਹੜੇ ਤੁਸੀਂ ਗਿਨੋਗੇ ਨਾ ਤਾਂ confuse

ਹਾਂਜੀ ਪਹਿਲਾਂ ਆਪਾਂ sixty eight color ਰੱਖ ਲੇ ਕੱਡ ਕੇ ਬਾਹਰ

ਫੇਰ ਉਹਨਾ ਨੂੰ ਦੇਖਣਾ ਵੀ ਜਿਵੇਂ ਇੱਕ color ਦੇ ਇੱਕ ਇੱਕ tone ਦਾ ਫਰਕ਼ ਹੁੰਦਾ green light green dark ਉਸ ਤੋਂ light ਇਸ ਤਰ੍ਹਾਂ ਦੇ color ਸਾਰੇ ਆ ਜਾਣਗੇ ਫੇਰ ਆਪਾਂ ਦੇਖਣਾ ਵੀ ਪਹਿਲੀ line ਚ ਕਿਹੜਾ ਲੈਣਾ ਦੁੱਜੀ ਚ ਕਿਹੜਾ ਲੈਣਾ ਇਸ ਤਰ੍ਹਾਂ setting light ਲੇਣਾ light ਨਾਲ dark ਲੇਣਾ

ਫੇਰ ਜਾਕੇ ਕਿਤੇ ਇਹ ਹੁੰਦਾ ਠੀਕ ਐ ਅੱਛਾ ਕਈ ਵਾਰੀ ਇੱਦਾਂ ਵੀ ਹੁੰਦਾ ਹੋਣਾ ਕਿ ਜਦੋਂ ਆਪਾਂ sixty eight color ਜਿਹੜੇ ਨੇ ਉਹ ਆਪਾਂ ਰੱਖ ਲਏ ਮਤਲਬ ਆਪਾਂ ਦੋ ਦੋ ਪੀਸ ਰੱਖ ਲਏ ਸਭ ਦੇ

ਕਿਤੇ ਨਾ ਕਿਤੇ ਜਾਕੇ ਕੋਈ color ਘੱਟ ਗਿਆ

match ਨਹੀਂ ਹੋਇਆ color ਜਿਹੜਾ ਘੱਟ ਗਿਆ ਉਹਦੇ ਨਾਲ matching ਨਾ ਹੁੰਦਾ ਹੋਵੇ ਫੇਰ ਕਿ option ਹੋਜੇਗੀ ਆਪਣੇ ਕੋਲ